ਜੋਕਿ ਹਰੇ ਰੰਗ ਦਾ ਹੈਗਾ ਅਤੇ ਬਹੁਤ ਵਧੀਆ ਲੱਗ ਰਿਹਾ--

ਜੋ ਗਰੇ ਰੰਗ ਦੀ ਹੈਗੀ ਅਤੇ ਟੇਬਲ ਦੇ ਉੱਪਰ ਦੋ ਕਾਪੀ ਪਈ ਹੈਗੀ।

ਕਮਰੇ ਦੇ ਪਿੱਛੇ ਦੋ ਬਾਰੀ ਵੀ ਲੱਗੀ ਹੈਗੀ ਜਿਸ ਦੇ ਉੱਪਰ ਕੋਫੀ ਕਲਰ ਦਾ ਪੇਂਟ ਹੋਇਆ--

ਜਗਾ ਹੈਗਾ ਜਿੱਥੇ ਕਿ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਹੈਗੀਆਂ ਜਿਹਨਾਂ ਦੀ ਗਿਣਤੀ ਚਾਰ ਹੈਗੀ।

ਇਹਨਾਂ ਨੇ ਅਲੱਗ ਅਲੱਗ ਰੰਗਾਂ ਦੇ ਕੱਪੜੇ ਪਾਏ ਹੈਗੇ ਅੰਦਰ ਕੁਛ ਕੁਰਸੀਆਂ ਵੀ ਲੱਗੀਆਂ ਹੈਗੀਆਂ ਜੋ ਕਿ ਕਾਲੇ ਰੰਗ ਦੀਆਂ ਹੈਗੀਆਂ।

ਪਿਲਰ ਵੀ ਹੈਗਾ ਜਿਸ ਦੇ ਉੱਪਰ ਪੀਲੇ ਰੰਗ ਦੀਆਂ ਟਾਈਲਾਂ ਲੱਗੀਆਂ ਹੈਗੀਆਂ।

ਸਾਈਡਾਂ ਤੇ ਵੀ ਇਕ ਸਟੇਜ ਬਣੀ ਹੋਈ ਹੈਗੀ ਜਿੱਥੇ ਕੀ ਬਹੁਤ--

ਜਿਸ ਦੇ ਬਾਹਰ ਬਹੁਤ ਸਾਰੇ ਵਾਹਣ ਲੱਗੇ ਹੈਗੇ ਜੋ ਕਿ ਕੁਛ ਮੋਟਰਸਾਈਕਲ ਹੈਗੇ ਕੁਛ ਸਾਈਕਲ ਹੈਗੇ।

ਅਤੇ ਕੁਝ ਮੋਟਰਸਾਈਕਲ ਵੀ ਹੈਗੇ ਲਾਗੇ ਇੱਕ ਰੁੱਖ ਵੀ ਹੈਗਾ।

ਅਤੇ ਉਹ ਗਊ ਪਰ ਬੈਠੀ ਹੈਗੀ ਮੰਦਿਰ ਤੋਂ ਥੋੜਾ ਜਿਹਾ ਬਾਹਰ--

ਜਿੱਸ ਨੇਂ ਲਾਲ ਅਤੇ ਪੀਲੇ ਰੰਗ ਦੇ ਫੁੱਲਾਂ ਨਾਲ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ ਹੈਗਾ।

ਤੇ ਇਹ ਫੋਟੋ ਵਿੱਚ ਇੱਕ ਜਗਾਹ ਹੈ ਜਿਸਦੇ ਆਲ਼ੇ ਦਵਾਲੇ ਬਹੁਤ ਸਾਰਾ ਰੁੱਖ ਲੱਗਿਆ ਹੈਗਾ।